ਵੈਲਸ ਦੇ ਵਸਣ ਦੇ ਲਈ ਪਹਿਲੇ ਸਥਾਨ ਤੇ ਪਹਿਲੇ ਸਥਾਨ ਦੇ ਰੂਪ ਵਿੱਚ ਚੁਣਿਆ ਗਿਆ ਤੇ ਧੀਰੇ ਧੀਰੇ ਲੋਕ ਇੱਥੇ ਅਨਿਯਾ ਜਗਾਹੋਂ ਤੇ ਆਕੇ ਵੱਸ ਗਏ ਤੇ ਇੱਕ ਜਨਵਰੀ ਉੱਨੀ ਸੌ ਇੱਕ ਵਿੱਚ ਛੇ ਸਥਾਨਾਂ ਦੇ ਆਯੋਜਨ ਕੀਤਾ ਗਿਆ ਅਧਿਦਾਨ ਇਹਦੀ ਅਬਾਦੀ ਉੱਪਰ ਦੀ ਔਰ ਹੈ ਜੋ ਸ਼ਹਿਰਾਂ ਦੇ ਵਿੱਚ ਅਧਿਕ ਲੋਕ ਨੇ ਆਏ ਦੇ ਮਾਮਲੇ ਵਿੱਚ ਇਹ ਦੁਨੀਆਂ ਪੰਜਵੇ ਸਥਾਨ ਤੇ ਹੈ ਤੇ ਇਹਦੀ ਅਰਥ ਵਿਵਸਥਾ ਦੁਨੀਆਂ ਵਿੱਚ ਤੇਰਾਂ ਸਥਾਨ ਨੇ ਇਸ ਪ੍ਰਕਾਰ ਐ ਦੁਨੀਆਂ ਅਮੀਰ ਦੇਸ਼ਾਂ ਵਿੱਚੋ ਆਉਂਦੀ ਹੈ ਹਾਂਜੀ ਤੇ ਫਿਰ ਇਸਦਾ ਨਾਂ ਕਿਵੇਂ ਪਿਆ ਇਸਦੇ ਨਾਂ ਬਾਰੇ ਦੱਸੋ ਮੈਨੂੰ

ਅਰਥ ਅਦਸ਼ਣੀ ਅਦਸ਼ਣੀ ਹੁੰਦਾ ਹੈ ਆਸਟ੍ਰੇਲੀਆ ਲੋਕ ਆਸਟ੍ਰੇਲੀਆ ਗੇ ਆਸਟ੍ਰੇਲੀਆ ਲੋਕਾਂ ਨੂੰ ਆਸਟ੍ਰੇਲੀਅਨ ਕਿਹਾ ਜਾਂਦਾ ਹੈ ਰੂਸੀ ਦੇ ਰੂਮੀ ਦੇ ਸਮੇਂ ਇਹ ਅਗ ਅਗਿਆਨ ਦਸ਼ਣੀ ਦੇਸ਼ ਦੇ ਬਾਰੇ ਵਿੱਚ ਸੋਚਿਆ ਗਿਆ ਤੇ ਐ ਬਿਨਾਂ ਅਹ ਸਾਬੁਤ ਅਹ ਸਬੂਤ ਦੇ ਅਪਨਵੇਸ਼ਿਕ ਕਾਲ ਦੇ ਭੂਗੋਲ ਦੀ ਕਿਤਾਬਾਂ ਵਿੱਚ ਆਇਆ ਸੀ ਤੇ ਯੂਰੋਪੀ ਖੋਜਕਰਤਾਰਾ ਦੁਆਰਾ ਇਹਦੀ ਖੋਜ ਕੀਤੇ ਜਾਣ ਤੇ ਪੁਰਾਣੇ ਪ੍ਰਸਿੱਧ ਨਾਮ ਤੋਂ ਬੁਲਾਇਆ ਜਾਂਦਾ ਸੀਗਾ ਆਸਟ੍ਰੇਲੀਆ ਸ਼ਬਦ ਪਹਿਲੀ ਵਾਰ ਪ੍ਰਯੋਗ ਸੌਲਾ ਸੌ ਪੱਚੀ ਦੇ ਵਿੱਚ ਅੰਗਰੇਜੀਆਂ ਨੇ ਕੀਤਾ ਸੀਗਾ ਸਿਵਿਲ ਫਲੈ ਅਹ ਫਲੈਂਡਰ ਨੇ ਅਠਾਰਾਂ ਸੌ ਚਾਰ ਵਿੱਚ ਇਸ ਨਾਮ ਨੂੰਲੋਕਪ੍ਰਿਯ ਬਣਾਇਆ ਜੋ ਜ਼ੋਫੈਂਸ ਜੋਸੈਂਫ ਬੈਂਕ ਦੇ ਅਨੂ ਅਨੁਰੋਧ ਤੇ ਅਠਾਰਾਂ ਸੌ ਚੋਦੀ ਚੋਦਾਂ ਵਿੱਚ ਐ ਆਪਣੀ ਪੁਸਤਕ ਦ ਨਾਮ ਏਜ a voyage to terra australia ਰੱਖਿਆ ਬਾਰਾ ਦਿਸੰਬਰ ਅਠਾਰਾਂ ਸੌ ਸਤਾਰਾਂ ਨੂੰ ਗਵਰਨਰ ਲਚਲ ਲਚਲਨ ਮਿਕਾਇਰ ਦੇ ਕਿਲ੍ਹੇ ਅਹ ਨੀਮ ਕਰਿਆਲੇ ਦਾ ਨਾਮ ਬਦਲਕੇ ਆਸਟ੍ਰੇਲੀਆ ਕਰਨ ਦੇ ਲਈ ਕਿਹਾ ਤੇ ਅਠਾਰਾਂ ਸੌ ਚੋਵੀ ਵਿੱਚ ਸਮੁੰਦਰੀ ਮਾਮਲਿਆਂ ਵਿੱਚ ਕਰਿਆਲੇ ਇਸ ਮਾਨਿਯਤਾ ਦੇ ਨਾਮ ਤੋਂ ਬਰਕਰਾਰ ਰੱਖਿਆ ਗਿਆ ਤੇ ਆਸਟ੍ਰੇਲੀਆ ਸ਼ਬਦ ਪਹਿਲਾ ਨਕਸ਼ਾ ਅਠਾਰਾਂ ਸੌ ਚੌਵੀ ਦੇ ਵਿੱਚ ਸਿਟ ਸੈਂਟ ਪਿਟਸ ਸਵੈ ਸ pittsburgh ਦੇ ਰੂਪ ਅਹ ਵਿੱਚ ਛਪਿਆ ਸੀ ਹਾਂਜੀ ਤੇ ਤੁਸੀ ਇਹਦੇ ਤਰੀਕ ਬਾਰੇ ਦੱਸੋ ਕਿੰਨੇ ਕਦੋਂ ਅਮ ਕਿੰਨੇ ਵਰ੍ਹਿਆਂ ਪਹਿਲਾਂ ਇਹ ਬਣੀਆਂ ਸੀਗੀਆਂ ਹਾਂਜੀ ਮਨੁਸ਼ਿਆ ਨੇ ਬਿਆਲੀ ਹਜ਼ਾਰ ਤੋਂ ਅੜਤਾਲੀ ਹਜ਼ਾਰ ਸਾਲ ਪਹਿਲੇ ਆਸਟ੍ਰੇਲੀਆ ਵਿੱਚ ਵਿੱਚ ਰਹਿਣਾ ਸ਼ੁਰੂ ਕੀਤਾ ਔਰ ਰੋ ਅਹ ਆਰੋਪੀ ਰੋਹਿਤ ਦੱਖਣੀ ਏਸ਼ੀਆ ਦੇ ਵਿੱਚ ਆਏ ਤੇ ਉਹਨਾਂ ਨੇ ਪੁਰਾਣੇ ਮੁਨੀਵਾਸੀਆਂ ਆਸਟ੍ਰੇਲੀਆ ਲੋਕਾਂ ਦੇ ਪੁਰਵਜਨ ਸੀਗੇ ਤੇ ਅਠਾਰਵੀਂ ਸਦੀ ਦੇ ਅੰਤ ਵਿੱਚ ਜਦੋਂ ਪੂਰਵਿਆ ਯੂਰੋਪ ਦੇ ਲੋਕ ਵਸਣ ਲੱਗੇ ਤੇ ਉਸ ਸਮੇਂ ਪੁਰਾਣੇ ਸਵਦੇਸ਼ੀ ਲੋਕ ਸ਼ਿਕਾਰ ਨਾਲ ਸੰਬੰਧਿਤ ਪੌਦੇ ਨੂੰ ਖਾਣ ਦੀ ਕਈ ਨਈਂ ਕਈ ਨਈਂ ਅਧਾਰਿਤ ਸੋਚ ਜ਼ੁਬਾਨੀ ਔਰ ਜਮੀਨ ਪ੍ਰਤੀ ਸਮਾਨ ਦੀ ਅਧਾਰਿਤ ਸੋਚ ਦਾ ਪਾਲਣ ਕਰਨ ਨਾਲ ਕਰਨ ਕਰਨ ਜਾ ਰਹੇ ਸੀਗੇ ਤੇ ਕਦੀ ਕਦੀ ਸ਼ਿਕਾਰ ਦੇ ਲਈ ਚਰਨ ਚਰਨ ਵਾਲੇ ਦੱਖਣ ਏਸ਼ੀਆ ਨੂੰ ਮੁਸ਼ਾਰਾ ਮੁਸ਼ਾਰਾ ਤੋਂ ਬਾਅਦ ਯੂਰੋਪੀਅਨ ਖੋਜਕਰਾਂ ਵੀ ਇਹ ਕਿਹਾ ਜਾਂਦਾ ਹੈ ਕੀ ਅਹ ਪਹੁੰਚੇ ਤੇ ਵਿਲੀਅਮ ਜਾਂਸਫ ਏਕ ਡਰਚ ਡਰਚ ਨਾਵਿਕ ਨੇ ਤੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਸੋਲਾਂ ਸੌ ਛੇ ਵਿੱਚ ਕੈਂਪੇਓਗ ਦੀ ਦੇ ਉੱਪਰੀ ਸਿਰੇ ਤੇ ਦੇਖਿਆ ਤੇ ਛੱਬੀ ਫਰਵਰੀ ਨੂੰ ਪੈਨ ਫਾਏ father ਨਦੀ ਦੇ ਕੋਲ ਵੀ ਉਤਾਰਿਆ ਹਾਂਜੀ ਤੇ ਫਿਰ ਕੰਚਾਂ ਨੇ ਉ ਉਤਰਲੇ ਤੇ ਅਹ ਤੇ ਲਹਿੰਦੇ ਆਸਟ੍ਰੇਲੀਆ ਦੇ ਨਕਸ਼ੇ ਬਹੀਏ ਏਰ ਪਰ ਉੱਥੇ ਵਸਿਆ ਵਸੇ ਨਾ ਤੇ ਵਲੀਅਮ

ਦੀ ਅਹ ਦੀਪ ਪੀਅਰ ਇੱਕ ਅੰਗਰੇਜ਼ ਖੋਜ ਨੇ ਸੋਲਾਂ ਸੌ ਅਠਾਸੀ ਅਤੇ ਫਿਰ ਸੋਲਾਂ ਸੌ ਨਿਆਂਨਵੇਂ ਵਿੱਚ ਇੱਥੇ ਦਾ ਫੇਰਾ ਪਾਇਆ ਤੇ ਸਤਾਰਾਂ ਸੌ ਸੱਤਰ ਵਿੱਚ ਜੈਮਮ ਜੈਮਜ ਬੁਕ ਨੇ ਚੜਦੇ ਆਸਟ੍ਰੇਲੀਆ ਨੂੰ ਖੋਜਿਆ ਤੇ ਇਸਦਾ ਨਾਂ new ਸਾਊਥ ਅਹ ਵੈਜ ਰੱਖਿਆ ਤੇ ਵੈਲਜ ਰੱਖਿਆ ਤੇ ਫਿਰ ਬਰਤੀ ਅਹ ਬਰਤਾਨੀਆ ਲਈ ਇਸਨੂੰ claim ਕੀਤਾ ਤੇ ਜੈਮਜ ਕੁਕ ਦੀਆਂ ਖੋਜਾਂ ਨੇ ਅਹ ਮੁਜਰਮਾਂ ਦੀ ਇੱਕ ਨਗਰੀ ਦੀ ਦੀ ਦੀ ਰੱਖੀ ਹਾਂਜੀ ਜਿਵੇਂ ਛ ਛੱਬੀ ਜਨਵਰੀ ਸਤਾਰਾਂ ਸੌ ਅਠਾਸੀ ਨੂੰ ਆਰਥਿਕ ਫਿਲਿਪ ਪੋ ਜੈਂਕਸਨ ਆਦਿ ਹੁਣ ਅਹ ਪਹੁੰਚੇ ਤੇ ਇਸ ਤਿਥੀ ਨੂੰ ਆਸਟ੍ਰੇਲੀਆ ਦਾ ਰਾਸ਼ਟਰ ਦਿਵਸ ਔਰ ਆਸਟ੍ਰੇਲੀਆ ਦਿਵਸ ਕਿਹਾ ਜਾਂਦਾ ਹੈ ਤਸਮਾਨੀਆਂ ਨੂੰ ਅਠਾਰਾਂ ਸੌ ਤੀ ਤਿੰਨ ਵਿੱਚ ਵਸਾਇਆ ਗਿਆ ਸੀਗਾ ਤੇ ਅਠਾਰਾਂ ਸੌ ਅਠਾਈ ਵਿੱਚ ਬ੍ਰਿਟੇਨ ਨੇ ਆਸਟ੍ਰੇਲੀਆ ਨੂੰ ਦਾਅਵਾ ਕੀਤਾ ਗਿਆ ਤੇ ਨਏ ਦੀਪ ਵੈਲਸ ਦੇ ਅਲੱਗ ਹੋਕੇ ਨਏ ਰਾਜਿਆ ਵਿੱਚ ਬਣੇ ਤੇ ਅਠਾਰਾਂ ਸੌ ਛੱਤੀ ਤੇ ਵਿੱਚ ਅਹ ਦਕਸ਼ਣੀ ਆਸਟ੍ਰੇਲੀਆ ਪਰ ਅਠਾਰਾਂ ਸੋ ਇਕਾਵਨ ਦੇ ਵਿੱਚ ਵਿਕਟੋਰੀਆ ਤੇ ਅਠਾਰਾਂ ਸੌ ਅਹ ਉਣ ਉਨਸੱਠ ਦੇ ਵਿੱਚ ਅਹ ਵੀ ਕਵੀਕਵਿਸ ਅਹ ਕਵਿਨਸਲੈਂਡ ਉੱਨੀ ਸੌ ਗਿਆਰਾਂ ਦੇ ਵਿੱਚ ਨਿਊਜ਼ੀਲੈਂਡ ਦੇ ਅਹ ਉੱਤਰੀ ਦੇ ਉੱਤਰੀ ਸ਼ੇਤਰ ਨੂੰ ਦਕਸ਼ਣੀ ਆਸਟ੍ਰੇਲੀਆ ਦੇ ਅਲੱਗ ਅਲੱਗ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਨਾਮ ਅਹ ਲੋਕਾਂ ਦੇ ਨਾਮ ਨਾਲ ਸਵੀਕਾਰ ਕਰਨ ਦੇ ਲਈ ਵਾਅਦੇ ਕਰਨ ਤੋਂ ਬਾਅਦ ਅਪਰਾਧੀਆ ਨੂੰ ਲੈਕੇ ਜਾਣਾ ਚਾਹੀ ਜਾਣ ਵਾਲੇ ਆਖਿਰ ਜਹਾਜ਼ ਅਠਾਰਾਂ ਸੌ ਅੜਤਾਲੀ ਵਿੱਚ ਆਏ ਸੀਗੇ ਤੇ ਇਹ ਪੁਰਾਣੇ ਔਰ ਮੂਲ ਦੇ ਲੋਕ ਜਦੋਂ ਯੂਰੋਪੀ ਲੋਕ ਆਏ ਤੇ ਉਹਨਾਂ ਨੇ ਪਚੱਤਰ ਪਚੱਤਰ ਹਜ਼ਾਰ ਤੋਂ ਪਚੱਤਰ ਲੱਖ ਤੋਂ ਅਧਿਕ ਇੱਕ ਲੱਖ ਸੀਗੇ ਤੇ ਏ ਇੱਕ ਅਹ ਇੱਕ ਫੈ ਫੈਲਣ ਵਾਲੀ ਬਿਮਾਰੀਆਂ ਨੂੰ ਛੋੜਕੇ ਉਹਨਾਂ ਦੀ ਸੰਖਿਆ ਘੱਟ ਰਹੀ ਤੇ ਉਹਨਾਂ ਨੇ ਅਨੇਕ ਏਨੇ ਦੇ ਲਈ ਅਠਾਰਾਂ ਸੌ ਪਚਪਨ ਤੋਂ ਅਠਾਰਾਂ ਸੌ ਨੱਬੇ ਦੇ ਵਿੱਚ ਆਸਟ੍ਰੇਲੀਆ ਨੇ ਆਪਣੀ ਆ ਆਂਤਰਿਕ ਮਾਮਲਿਆਂ ਵਿੱਚ ਪ੍ਰਬੰਧਨ ਕਰਨ ਦੇ ਲਈ ਬ੍ਰਿਟੇਨ ਦੇ ਬ੍ਰਿਟੇਨ ਸੰਬੰਧਤਾ ਪ੍ਰਾਪਤ ਕੀਤੀ ਲੇਕਿਨ ਵਿਦੇਸ਼ੀ ਮਾਮਲੇ ਦੀ ਰਕਸ਼ਾ ਵਿਦੇਸ਼ੀ ਵਪਾਰ ਅਨੇ ਮਾਮਲਿਆਂ ਦੇ ਵਿੱਚ ਵਿਦੇਸ਼ੀ ਮਾਮਲਿਆਂ ਦੇ ਵਿੱਚ ਹੱਥ ਛੋੜ ਦਿੱਤਾ ਗਿਆ ਹਾਂਜੀ ਤੇ ਫਿਰ parliament house ਕੈਨਬਰਾ ਬਾਰੇ ਦੱਸੋ ਮੈਨੂੰ ਹਾਂਜੀ ਜਿਵੇਂ ਅਹ parliament sanctuary ਕਹਿਲੋ ਕੈਨਬਰਾ ਇੱਕ ਜਨਵਰੀ ਉੱਨੀ ਸੌ ਇੱਕ ਵਿੱਚ ਲੰਬੇ ਸ ਲੰਬੇ ਪਰਾਵਰਸ਼ ਦੇ ਬਾਅਦ ਆਸਟ੍ਰੇਲੀਆ ਨੀਗਰੋ ਦਾ ਇੱਕ ਜੱਥਾ ਬਣਾਇਆ ਗਿਆ ਔਰ ਆਸਟ੍ਰੇਲੀਆ ਦੇ ਰਾਸ਼ਟਰ ਮੰਡਲ ਵਿੱਚ ਹ ਗਠਨ ਕੀਤਾ ਗਿਆ ਤੇ ਜੋ ਨੌ ਉੱਨੀ ਸੌ ਸੱਤ ਵਿੱਚ ਬ੍ਰਿਟਿਸ਼ ਸਮਰਾਜ ਦਾ ਹਿੱਸਾ ਬਣ ਗਿਆ ਤੇ ਕੈਬਨਰ ਨੂੰ ਰਾਜਗੜ੍ਹ ਦੇ ਰੂਪ ਵਿੱਚ ਬਣਾਇਆ ਗਿਆ ਔਰ ਉੱਨੀ ਸੌ ਗਿਆਰਾਂ ਤੋਂ ਉੱਨੀ ਸੌ ਸਤਾਈ ਤੱਕ ਐ ਇੱਕ ਰਾਜਗੱਡਾ ਸੀਗਾ ਤੇ ਉਸ ਸਮੇਂ ਤੱਕ ਮੇਬਲਨ ਥੋੜੇ ਹੀ ਸਮੇਂ ਦੇ ਲਈ ਰਾਜਗੜ੍ਹ ਸੀਗੇ ਤੇ ਉਹਨਾਂ ਨੇ ਉੱਨੀ ਸੋ ਚੋਦਾਂ ਵਿੱਚ ਪਹਿਲੇ ਵੱਡੇ ਯੁੱਧ ਵਿੱਚ ਆਸਟ੍ਰੇਲੀਆ ਬ੍ਰਿਟੇਨ ਦੇ ਨਾਲ ਅਹ ਚਾਰ ਚਾਰ ਹਜ਼ਾਰ ਚਾਰ ਹਜ਼ਾਰ ਸੌਲਾ ਏਸ਼ੀਆ ਚਾਰ ਹਜ਼ਾਰ ਸੌਲਾ ਤੋਂ ਏਸ਼ੀਆ ਯੂਰੋਪੀ ਯੁੱਧ ਯੁਦਰ ਸ਼ੇਤਰ ਵਿੱਚ ਗਏ ਤੇ ਸੱਠ ਹਜ਼ਾਰ ਮਾਰੇ ਗਏ ਔਰ ਇੱਕ ਹਜਾਰ ਇੱਕ ਇੱਕ ਲੱਖ ਬਾਨਵੇਂ ਹਜ਼ਾਰ ਨੂੰ ਚੋਟ ਆਈ ਤੇ ਕਈ ਏਸ਼ੀਅਨ ਸੋਚਦੇ ਸੀ ਕੀ ਗੋਲੀ ਪੋਲੀ ਦੀ ਜਿਹੜੀ ਗੋਲੀ ਪੋਲੀ ਦੀ ਲੜਾਈ ਵਿੱਚ ਹਰ ਗਏ ਦੇਸ਼ ਨੂੰ ਮਿਟਾ ਦਿੱਤਾ ਜਾਏਗਾ ਉੱਨੀ ਸੌ ਬਿਆਲੀ ਵਿੱਚ ਆਸਟ੍ਰੇਲੀਆ ਬ੍ਰਿਟੇਨ ਵਿੱਚ ਕਈ ਸੰਬੰਧਨ ਟੁੱਟ ਗਏ ਔਰ ਉੱਨੀ ਸੌ ਬਿਆਲੀ ਵਿੱਚ ਬਾਨ ਹੱਥੋਂ ਬ੍ਰਿਟੇਨ ਦੀ ਹਾਰ ਵੀ ਆਸਟ੍ਰੇਲੀਆ ਡਰ ਗਿਆ ਸੀਗਾ ਤੇ ਉਹਨਾਂ ਨੇ ਉਦਾਰ ਦੇ ਲਈ ਅਮੇਰਿਕਾ ਦੀ ਔਰ ਦੇਖਿਆ ਤੇ ਉੱਨੀ ਸੌ ਸਤਾਵਨ ਵਿੱਚ ਉਹਨਾਂ ਨੇ ਆਸਟ੍ਰੇਲੀਆ ਔਰ ਅਮੇਰਿਕਾ ਦੇ ਮਿੱਤਰ ਬਣੇ ਤੇ ਦੂਸੇ ਵੱਡੇ ਯੁੱਧ ਦੇ ਬਾਅਦ ਯੂਰੋਪ ਦੇ ਡੋਂਗ ਕਰਨ ਦੇ ਲਈ ਆਏ ਤੇ ਉਹਨਾਂ ਨੇ ਉੱਨੀ ਸੌ ਸੱਤਰ ਦੇ ਵਿੱਚ ਏਸ਼ੀਆ ਦੇ ਵੀ ਲੋਕਾਂ ਨੂੰ ਆਸਟ੍ਰੇਲੀਆ ਦਾ ਹਮਲਾ ਕੀਤਾ ਤੇ ਕੀਤਾ ਔਰ ਆਸਟ੍ਰੇਲੀਆ nineteen eighty six ਵਿੱਚ great ਬ੍ਰਿਟੇਨ ਨੇ ਵੀ ਸੰਬੰਧ ਟੁੱਟ ਗਏ ਸੀਗੇ ਤੇ ਓਦੋਂ ਕਿਸੀ ਨੇ ਵੀ ਆਪਣੇ ਘਰ ਦੇ ਲਈ ਜਾਣ ਦੀ ਪਰੇਵੀ counseling ਦਫਤਰ ਦੇ ਸਾਹਮਣੇ ਪੇਸ਼ ਕਰਨ ਹੋ ਪੇਸ਼ ਹੋਣ ਦੀ ਜਰੂਰਤ ਨਹੀਂ ਹੈ ਤੇ ਇਹਨਾਂ ਨੇ ਏ ਅਹ ਕਹਿੰਦੇ ਨੇ ਆਸਟ੍ਰੇਲੀਆ ਇਸ nineteen eighty six ਵਿੱਚ great ਬ੍ਰਿਟੇਨ ਦੇ ਨਾਲ ਸੰਬੰਧ ਟੁੱਟ ਗਏ

ਹਾਂਜੀ ਤੁਸੀ ਮੈਨੂੰ ਬਹੁਤ ਵਧੀਆ ਦੱਸਿਆ ਸਾਰਾ ਕੁੱਝ ਮੈਨੂੰ ਸਾਰਾ ਕੁੱਝ ਸਮਝ ਆ ਗਿਆ ਤੇ ਕੋਈ doubt ਹੋਇਆ ਤੇ ਮੈਂ ਤੁਹਾਨੂੰ ਦੁਬਾਰਾ phone ਕਰਾਂਗੀ ਠੀਕ ਹੈ ਜੀ Hello Hello ਹਾਂਜੀ ਤੁਸੀਂ ਕੌਣ?

Hello ਕੀ ਹਾਲ ਐ? ਬਸ ਵਧੀਆ ਤੁਸੀਂ ਦੱਸੋ ਕਿਵੇਂ ਹੋ? ਬਸ ਮੈਂ ਵਧੀਆ ਹੋਰ ਸੁਣਾਉ ਕੀ ਚੱਲਦਾ? ਬਸ ਹੁਣੇ ਮੈਂ shopping ਕਰਕੇ ਆਈ ਸੀ

ਮੈਂ ਬੋਤ ਜਿਆਦਾ ਥੱਕ ਗੀ ਆ ਤੇ ਤੁਹਾਡਾ ਪਹਿਲਾ ਵੀ ਫੋਨ ਆਇਆ ਸੀ ਉਹ ਮੈਂ ਬਜਾਰ ਸੀ ਮੈਨੂੰ ਪਤਾ ਨੀ ਲੱਗਿਆ। shopping ਕਰਕੇ ਫੇਰ ਤੁਹਾਡਾ ਫੋਨ ਆ ਗਿਆ ਤੇ ਮੈਂ ਕਿਹਾ ਗੱਲ ਕਰਦੀ ਆ ਅੱਛਾ ਕਿੱਥੇ ਗਏ ਸੀ shopping ਕਰਨ? shopping ਕਰਨ ਮੈਂ ਇੱਥੇ ਗਈ ਸੀ ਯਮੁਨਾ ਨਗਰ।

ਤੇ ਚੱਪਲ ਦਾ ਜੋੜਾ ਖਰੀਦਿਆ

ਸੂਟ ਖਰੀਦੇ ਨੇ ਦੋ ਤਿੰਨ ਦੋੋ ਤਿੰਨ jeans top ਖਰੀਦੇ ਨੇ। pent ਖਰੀਦੀਆਂ ਨੇ ਠੀਕ ਐ ਮਤਲਬ college ਜਾਣਾ ਹੁੰਦਾ ਤਾਂ ਉਹਦੀ ਪੂਰੀ ਤਿਆਰ ਕਰ ਲਈਏ ਹੈ ਨਾ? ਹਾਂਜੀ daily ਕੱਪੜੇ ਚਾਹੀਦੇ ਹੁੰਦੇ ਨੇ। ਵਾਹ ਤੁਹਾਨੂੰ ਪਤਾ ਕੁੜੀਆਂ ਨੂੰ ਕੱਪੜਿਆ ਦਾ ਕਿੰਨਾ ਸ਼ੌਕ ਐ shopping ਕਰਨ ਦਾ ਕਿੰਨਾ ਸ਼ੌਕ ਐ?

ਅੱਛਾ ਇੱਕ ਚੀਜ ਦੇਖੀ ਐ shopping ਕਰਨ ਚ ਬੰਦਾ ਪੂਰਾ ਮਜਾ ਵੀ ਆਉਦਾ time ਪਤਾ ਹੀ ਨੀ ਲੱਗਦਾ ਕਿੱਥੇ ਬੀਤ ਗਿਆ। ਹਾਂਜੀ ਹਾੰਜੀ ਏਹ ਤਾਂ ਹੈ ਪਤਾ ਹੀ ਨਈ ਲੱਗਦਾ ਬੰਦੇ ਨੂੰ ਨਾਲ ਬੰਦਾ ਖਾ ਵੀ ਲੈਂਦਾ ਨਾਲ shopping ਵੀ ਕਰ ਲੈਂਦਾ। ਸਹੀ ਗੱਲ ਐ ਮੈਂ ਜਦੋਂ ਜਾਨੀ ਐ ਯਮੁਨਾ ਨਗਰ ਜਿਸ ਸਮੇਂ ਮੈਂ ਹੁਣ ਗਈ ਸੀ ਥੌੜੇ ਦਿਨ ਹੀ ਹੋਏ ਨੇ actually ਨਾ ਉਹ ਮੈਨੂੰ new trend ਦੀ jeans ਚੱਲੀ ਐ ਨਾ।

ਬੰਦਾ ਬਿਲਕੁਲ ਖੁੱਲੀ lawyer type ਮੈਨੂੰ ਉਹ ਲੈਣੀ ਸੀ।

ਜਿਹੜੀ ਮਤਲਬ ਦੋ jeans ਹੈਗੀਆਂ ਸੀ ਉਹ ਨਾ ਥੌੜੀ ਬੋਰ ਹੋ ਗਈ ਸੀ ਮੈਂ ਉਹਨਾ ਨੂੰ ਪਾ ਕੇ ਤੇ। ਫੇਰ ਮੈਂ ਦੇਖਿਆ ਯਮੁਨਾ ਨਗਰ ਜਿਸ ਤਰਾਂ ਮਾਸਕਿਟ ਲੱਗੀ ਪਈ ਨਾ ਏਨੀ ਸਾਰੀ ਮਤਲਬ ਏਨੀ ਜਿਆਦਾ varieties ਆ ਗਈਆਂ ਨਾ jeans ਵਿੱਚ ਔਰ ਸਾਰੀ straight base ਸੀ। ਮਤਲਬ ਹੁਣ slim fit ਹੁੰਦੀਆਂ ਨਾ ਜਿਸ ਤਰਾਂ ਸਾਡੀ body ਤੇ fit ਹੁੰਦੀ ਹੈ jeans

ਉਹ ਤੇ ਹੈ ਈ ਨੀ ਹੁਣ ਅਰੇ ਤੁਹਾਨੂੰ ਪਤਾ ਕੁੜੀਆਂ ਨੂੰ ਕਿੰਨਾ ਹੁੰਦਾ ਵੇ new trend ਆਇਆ ਚੱਲੋ market ਲਉ ਸਮਾਨ ਸਹੀ ਗੱਲ ਐ ਬੱਸ ਤੇ ਮੈਂ ਗਈ ਮਤਲਬ ਮੈਂ ਏਨੀ ਸਾਰੀ jeans ਦੇਖੀਆਂ ਮਤਲਬ ਮੇਰਾ ਫੇਰ ਮਨ ਸੀ ਤਿੰਨ ਚਾਰ jeans ਲੈ ਹੀ ਲਵਾ ਲੇਕਿਨ ਫੇਰ ਮੈਂ ਦੋ jeans ਲੈ ਕੇ ਆਈ। ਰਮਦ ਮੈਨੂੰ ਅੱਛਾ ਲੱਗਿਆ ਫੇਰ ਅਸੀਂ ਕੁੱਛ ਖਾਇਆ ਪੀਆ ਔਰ ਫੇਰ ਮਤਲਬ shopping ਕਰਨ ਦਾ ਤੇ ਵੈਸੇ ਹੀ ਕੁੜੀਆਂ ਨੂੰ ਬਹੁਤ ਸ਼ੌਕ ਹੁੰਦਾ ਐ। ਇਹ ਹੈ ਈ ਐ ਮੈ shopping ਕੀਤੀ ਮੈਂ ਜਿਸ time shopping ਕਰਦੀ ਪਈ ਸੀ ਨਾ। ਮੈਨੂੰ ਨੀ ਪਤਾ ਮੇਰੀ body pain ਹੋ ਰਹੀ ਐ ਕੁੱਛ ਮੈਂ ਘਰ ਆਈ ਆ ਮੇਰਾ ਐਨੂੰ ਬਹੁਤ ਜਿਆਦਾ ਥੱਕ ਗਿਆ ਮੈਂ ਬੜੀ ਜਿਆਦਾ ਐ shopping ਕਰ ਲਈ ਐ। ਸਹੀ ਗੱਲ ਐ ਮਤਲਬ ਉੱਥੇ ਨਾ ਮਤਲਬ ਮਹਿਸੂਸ ਹੀ ਨੀ ਹੁੰਦਾ ਕਿ ਕੋਈ ਕੰਮ ਕੀਤਾ ਜਾ ਫਿਰ ਮਤਲਬ ਘੁੰਮੇ ਫਿਰੇ ਆ।

ਔਰ ਮਤਲਬ shopping ਹੈ ਵੀ ਇੱਦਾਂ ਦੀ ਐ ਮਤਲਬ। ਮਤਲਬ ਪੈਦਲ ਚੱਲ ਕੇ ਕਰਨੀ ਪੈਂਦੀ ਐ safety ਵਾਲਿਆ ਕੋਲ ਵਾਸਤੇ। ਏਹ ਤਾਂ ਹੈ ਈ ਐ ਬੰਦੇ ਨੇ ਕੋਈ ਚੀਜ ਪਸੰਦ ਕਰਨੀ ਆ ਉਹ time ਲੱਗ ਜਾਂਦਾ ਐ ਉਹ ਫੇਰ ਥੱਕ ਜਾਂਦਾ ਖੜੇ ਖੜੇ। ਸਹੀ ਗੱਲ ਐ crowd ਹੀ ਬਹੁਤ ਹੁੰਦੀ ਸਾਡੇ ਮਤਲਬ shopping market ਬਿਨਾਂ market ਐ ਨਾ।

ਇੰਨਾ ਜਿਆਦਾ ਰੱਸ਼ ਹੁੰਦਾ ਕਿ ਬੰਦਾ ਪੈਦਲ ਵੀ ਚੱਲਦਾ ਐ ਬੰਦਾ ਇੱਦਾਂ ਧੱਕੇ ਧੱਕੇ ਵੱਜਦੇ ਆਉਦੇ ਨੂੰ। ਮੈਂ market ਨੀ ਗਈ ਸੀ ਮੈਂ ਮਾਡਲ ਟਾਊਨ ਗਈ ਸੀ ਮੈਂ ਉੱਧਰੋਂ shopping ਕੀਤੀ ਐ ਅੱਜ ਸਾਡੇ ਨਾ new store ਖੁੱਲਿਆ ਐ ਅੱਜ ਉੱਥੋ ਮੈ shopping ਕੀਤੀ ਐ ਉੱਥੋਂ ਮੈਨੂੰ ਸਾਰਿਆ। ਸਮਾਨ heavy level ਸੀ nail paint hair accessory suit jeans shop slippers ਮੈਨੂੰ ਸਾਰਾ ਕੁੱਛ ਇੱਕ ਹੀ shop ਤੋਂ ਮਿਲ ਗਿਆ but ਐ ਸੀ। tired ਹੋ ਗਈ ਆ ਮੈ ਬਹੁਤ ਜਿਆਦਾ

ਹਾਂਜੀ ਉਹ ਹੈ ਇੱਕ ਕੱਪੜਾ change ਕਰਨਾ ਵੇਖਣਾ tight ਤੇ ਨੀ ਐ loose ਤੇ ਨੀ ਐ ਔਰ ਜੇੜਾ ਨਾਲ ਬੰਦਾ ਗਿਆ ਉਹ ਵੀ ਸਾਨੂੰ ਦੱਸਦਾ ਵਾ ਕਿ ਏਹ ਆਹ ਵਧੀਆ ਲੱਗ ਰਹੀ ਏਹ ਨਹੀ। ਉਹ ਫੇਰ change ਕਰਦੇ ਕਰਦੇ ਤੁਹਾਨੂੰ ਪਤਾ ਦੋ ਬੰਦਿਆਂ ਦੀ choice ਪਤਾ ਨੀ ਕਿਵੇਂ ਦੀ ਹੋ ਜਾਂਦੀ ਆ। ਸਹੀ ਗੱਲ ਐ ਸਹੀ ਗੱਲ ਆ ਕਿੰਨੂ ਲੈ ਕੇ ਗਏ ਸੀ ਤੁਸੀਂ shopping ਤੇ? ਮੈਂ ਆਪਣੀ ਮੰਮਾ ਨੂੰ ਲੈ ਕੇ ਗਈ ਸੀ।

ਆਹ ਮੈਨੂੰ ਤੁਹਾਡੀ ਸ਼ਰਮ ਆ ਗਈ ਮੈਨੂੰ ਤੁਹਾਡੀ ਸ਼ਰਮ ਆ ਗਈ ਮੈਂ ਕਿਹਾ ਵੈਸੇ ਇੱਕ ਗੱਲ ਐ shopping ਸਿਰਫ ਆਪਣੇ ਮਤਲਬ ਮੰਮੀ ਨਾਲ ਹੀ ਅੱਛੀ ਤਰਾਂ ਹੋ ਪਾਂਦੀ ਆ friends ਨਾਲ shopping ਕਰਨ ਜਾਉ ਨਾ। ਬੰਦਾ ਨਾਲ ਘੁੰਮਦਾ ਵੀ shopping ਵੀ ਕਰਦਾ ਉਹ ਘਰੋਂ ਫੋਨ ਆਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਏਨਾ time ਲਾ ਆਏ ਘਰਦਿਆਂ ਦੇ ਨਾਲ ਜਾਉ ਭਾਵੇਂ ਤੁਸੀਂ ਪੰਜ ਘੰਟੇ ਲਾ ਆਉ shopping ਕਰੋ ਨਾ ਕਰੋ।

ਪਤਾ ਨਾ time ਲੱਗ ਰਿਹਾ ਐ।

ਏਸ ਕਰਕੇ ਮੈਂ ਮੰਮਾ ਨੂੰ ਲੈਗੀ ਸੀ ਪਤਾ ਐ college ਜਾਣ ਨਾਲ ਹੁੰਦਾ ਐ?

ਏਹ ਠੀਕ ਐ ਦੇਖੋ ਮੈਨੂੰ ਤੇ shopping ਕਰਨਾ ਇੰਨਾ ਜਿਆਦਾ ਪਸੰਦ ਐ ਮਤਲਬ ਜਾ ਕੇ ਮਤਲਬ ਅਗਰ ਮੈਂ normally ਵੀ ਘੁੰਮਣ ਵੀ ਜਾਨੇ ਜਿਸ ਤਰਾਂ suppose ਕਰੋ ਅਸੀ ਇੱਥੇ ਮੀਨਾ market ਦੇ ਕੋਲ ice-cream ਵਾਲਾ ਐ ਕਾਫੀ ਅ ਪੁਰਾਣਾ। ਸਾਡੇ ਕੋਲ ਮਸ਼ੀਨਰੀ ਵੀ ice-cream ਹੁੰਦੀ ਐ ਠੀਕ ਐ ਅਸੀ ਅਗਰ ਉੱਥੇ normal ਵੀ ਖਾਣ ਜਾਨੇ ਆ ਮੈ ਮਤਲਬ ਏਦਾਂ ਈ ਮਨ ਕਰ ਜਾਂਦਾ ਜਦੋਂ market ਘੁੰਮ ਕੇ ਆਨੇ ਆ ਔਰ ਫਿਰ ਕੋਈ ਨਾ ਕੋਈ ਚੀਜ ਅਸੀਂ।

ਉਹ ਤਾਂ ਹੈ ਈ ਐ ਕੁੜੀਆ ਨੂੰ ਤੁਹਾਨੂੰ ਪਤਾ ਕੁੜੀਆਂ ਜਾਂਦੇ ਹੋਏ ਕੋਈ ਚੀਜ ਪਸੰਦ ਆ ਜਾਏ ਉਹ ਲੈ ਲੈਂਦੀਆਂ ਨੇ ਵੀ ਮੈਨੂੰ ਪਸੰਦ ਆਈ ਮੈਂ ਲੈਣਾ ਐ shopping ਕਰਨ ਗਏ ਉੱਥੇ ਤਾਂ ਛੋਟੀ ਜੇਹੀ ਚੀਜ ਚੋਂ shopping ਕੱਢ ਲੈਂਦੀਆਂ ਨੇ।

ਮੈਂ ਹੁਣ ਗਈ ਆ ਅੱਜ ਮੈਂ ਕਮ ਸੇ ਕਮ ਚਾਰ nail paint ਲੈ ਕੇ ਆਈ ਆਂ ਹੈ ਚਾਰ ਦਿਨ ਬਾਦ ਫੇਰ ਜੀਅ ਕਰਦਾ ਐ? ਕੋਈ ਨਵੀਂ nail paint ਹੋਵੇ ਏਹ ਤਾਂ ਪੁਰਾਣੀ ਹੋ ਗਈ ਕੋਈ new color ਹੋ ਜਾਣ ਔਰ ਮਤਲਬ ਕੋਈ extension ਕਰਨ ਲਈ ਅਲੱਗ ਅਲੱਗ ਚਾਹੀਦੀਆਂ ਹੁੰਦੀਆਂ ਨੇ extension ਕਰਨ ਲਈ। ਹਾਂਜੀ ਮੈਂ ਇੱਕ extension ਕਰਨ ਵਾਸਤੇ ਵੀ ਇੱਕ nail paint ਲੈ ਕੇ ਆਈ ਆ ਤੁਸੀਂ ਮੇਰੇ ਨਾਲ ਚੱਲਨਾ ਮੈਂ ਤੁਹਾਨੂੰ ਵੀ ਲੈ ਕੇ ਦਵਾਂਗੀ ਤੁਸੀ ਮੇਰੇ ਨਾਲ shopping ਚੱਲਨਾ ਇੱਕ ਦਿਨ

ਪਤਾ ਕੀ ਐ ਇੱਕ ਦਿਨ ਮੈਂ ਪਹਿਲਾ ਵੀ ਗਈ ਸੀ ਉਦੋਂ ਤੇ ਮੈਂ ਇੰਨੀ ਜਿਆਦਾ shopping ਕਰ ਕੇ ਆਈ ਨਾਵਜਿਸ ਤਰਾਂ ਮੰਮੀ ਮਤਲਬ ਪੂਰੀ family ਦੀ shopping ਕੀਤੀ ਦੋਵਾਂ ਨੋ। ਘਰ free ਹੋਗੇ one month ਹੋਗਿਆ ਹੁਨਾ ਠੀਕ ਐ ਮੈਂ ਅਸੀਂ ਗਏ ਯਮੁਨਾ ਨਗਰ ਇੱਦਰ ਹੀ ਮੀਨਾ market ਮੇਰੀ ਜਿਆਦਾਤਰ shopping ਨਾ ਮੀਨਾ market ਤੋਂ ਹੀ ਹੁੰਦੀ ਐ because ਉੱਥੇ ਨਾ variety ਹੀ ਬੜੀ ਮਿਲ ਜਾਂਦੀ ਐ। ਅੱਛਾ ਚੱਲੋ ਮੈਂ ਵੀ try ਕਰਾਂਗੀ ਮੇਰਾ market ਮੈਂ try ਨੀ ਕੀਤਾ ਦੂਰ ਜਾਵਾਂਗੇ। ਪਤਾ ਕੀ ਚੀਜ ਐ ਉੱਥੇ ਨਾ ਨਾਲ ਦੇ ਨਾਲ ਹੀ shops ਐ ਤੇ ਉੱਥੇ competition ਬਹੁਤ ਐ। ਮਤਲਬ ਰੇਟ ਵੀ reasonable ਮਿਲਦੇ ਨੇ ਰੇਟ ਤਾਂ ਚੱਲ ਮਿਲਦੇ ਹੀ ਨੇ reasonable ਪਰ ਮਤਲਬ quality ਵੀ ਇੱਕ ਦੂਸਰੇ ਤੋਂ ਜਾਉਗੇ ਨਾ ਉਸ ਤੋਂ best quality ਹੋਏਗੀ ਇੱਕ ਵਾਰ ਦੀ ਚੀਜ display ਹੁੰਦੀ ਐ ਚੀਜ। ਉਨਾਂ ਨੇ ਦਿਖਾਣੀ ਆ ਮਤਲਬ display ਚ ਹੀ ਪਸੰਦ ਆ ਜਾਂਦੀ ਐ ਇੱਦਾਂ ਦੀ ਚੀਜ ਹੁੰਦੀ ਐ ਮੀਨਾ market ਦੇ ਅੰਦਰ।

ten year ਹੋਗੇ ਨੇ ਮੈਂ ਅੱਜ ਤੱਕ ਉੱਥੇ visit ਹੀ ਨਈ ਕੀਤਾ ਤੇ ਮੈਂ ਅੱਜ ਗਈ ਮੈਂ ਨਾ ਉੱਥੇ ਮੈਂ ਕਿਹਾ ਚੱਲੋ ਮੈਂ ਦੇਖਦੇ ਹੋਏ jeans ਬਗੈਰਾ ਕੁੱਛ ਅੰਦਰੋਂ ਵੇਖ ਲੈਂਦੀ ਐਂ free jeans ਉਹ fifty hundred two hundred thousand ਏਨੀ ਮਹਿੰਗੀ ਮਹਿੰਗੀ jeans ਮੈਂ ਕਿਹਾ ਮੰਮਾ ਆਪਾਂ ਤਾਂ ਉੱਧਰੋਂ shopping ਕਰ ਆਏ ਬਿਲਕੁਲ ਸਹੀ ਕੀਤਾ ਇੱਥੇ ਤਾਂ ਬਹੁਤ ਜਿਆਦਾ ਮਹਿੰਗੀ ਐ ਹੈਗੀ ਹੋਰ।

ਅੱਛਾ ਵੇਖਲਾ ਪਤਾ ਕੀ ਚੀਜ ਐ ਜਿੱਥੇ competition ਹੁੰਦਾ ਨਾ ਉੱਥੇ varieties ਵੀ ਬਹੁਤ ਜਿਆਦਾ ਮਿਲਦੀਆਂ ਨੇ। ਮੈਂ ਐ ਚੀਜ ਲੈ ਕੇ ਆਵਾ ਐ ਚੱਕਰ ਹੋ ਜਾਂਦਾ ਵੇ ਉਹ showroom ਐਂ ਉੱਥੇ ਜਾਣਾ ਐ ਉਨਾਂ ਨੇ ਇੱਕ ਹੀ display ਲਗਾਣਾ display ਲਗਾਣਾ ਔਰ ਬੰਦੇ ਨੂੰ ਪਸੰਦ ਆਗੀ ਠੀਕ ਐ ਬੰਦੇ ਦੀ ਆਪਣੀ ਆਪਣੀ choice ਹੁੰਦੀ ਐ।

ਨਹੀਂ ਆ ਪਤਾ ਕੀ ਤੁਸੀਂ ਕਦੀ ਨਾ ਇੱਧਰ ਮੀਨਾ market ਐ ਨਾ ਇੱਧਰੋ ਕਦੀ shopping ਕਰਨਾ। ਮਤਲਬ ਰੇਟ ਵੀ reasonable ਮਿਲ ਜਾਂਦੇ ਨੇ ਔਰ ਚੀਜ ਦੀ quality ਵੀ ਅੱਛੀ ਮਿਲ ਜਾਂਦੀ ਐ ਔਰ ਚੀਜ ਦੀ variety ਬੋਤ ਜਿਆਦਾ ਮਿਲ ਜਾਂਦੀ ਐ ਮਤਲਬ ਇੱਕ ਹੀ ਚੀਜ ਸਿਰਫ ਤੁਸੀਂ ਅਗਰ jeans ਦੀ ਦੁਕਾਨ ਤੇ ਜਾਉਗੇ ਨਾ। ਉਦੇ ਕੋਲ hundred pieces of jeans ਦੇ ਉਨੇ ਅੱਜ ਹੀ ਵਿੱਚ twenty display ਆਈਆਂ ਹੈ ਤੇ ਛੋਟੀ ਜੇਹੀ shop ਐ ਮਤਲਬ ਏਨੀ ਜਿਆਦਾ ਵੱਡੀ shop ਨੀ ਐ ਲੇਕਿਨ ਉਨਾਂ ਨੇ display ਹੀ ਏਨਾ ਕੀਤਾ ਹੁੰਦਾ display ਚ ਹੀ ਚੀਜ ਪਸੰਦ ਆ ਜਾਂਦੀ ਐ।

ਤੇਰੇ ਲਈ ਨਵੇਂ ਕੱਪੜੇ ਤੁਹਾਨੂੰ ਪਤਾ ਕੁੜੀਆਂ ਨੂੰ ਹੁੰਦਾ ਐ ਇੱਕ ਕੁੜੀ ਦੂਜੀ ਕੁੜੀ ਨੂੰ ਬੋਲੇਗੀ ਯਾਰ ਐ ਤੇ ਤੂੰ ਪਰਸੋੋਂ ਪਾ ਕੇ ਆਈ ਸੀ।

ਕੁੜੀਆਂ ਨੂੰ ਯਾਦ ਹੁੰਦਾ ਐ ਫੇਰ new new ਕੱਪੜੇ ਚਾਹੀਦੇ ਹੁੰਦੇ ਨੇ college ਵਿੱਚ ਸਹੀ ਗੱਲ ਐ ਚੱਲੋ ਕਦੀ ਮਿਲਦੇ ਆ ਫੇਰ ਇਕੱਠੇ ਜਾਵਾਂਗੇ। ਹਾਂਜੀ ਹਾਂਜੀ shopping ਕਰ ਕੇ ਆਵਾਂਗੇ। ਚੱਲੋ ok ਜੀ bye bye bye